ਘੋੜੇ ਸਮੇਤ ਪੱਥਰ ਬਣਾ ਬੰਨ੍ਹ ਦਿੱਤਾ। ਲੋਕਾਂ ਦਾ ਵਿਸ਼ਵਾਸ ਹੈ ਕਿ ਫਿਰ ਜਦੋਂ ਵੀ ਧਰਤੀ ਉੱਤੇ ਜ਼ੁਲਮ ਵਧੇਗਾ ਤਾਂ ਰਸਾਲੂ ਸੁਰਜੀਤ ਹੋ ਜਾਵੇਗਾ ਅਤੇ ਜ਼ਾਲਮਾਂ ਦਾ ਨਾਸ਼ ਕਰੇਗਾ। ਪੂਰਨ ਭਗਤ ਦੇ ਅਸ਼ੀਰਵਾਦ ਨਾਲ ਸਿਆਲਕੋਟ ਦੇ ਰਾਜੇ ਦੇ ਘਰ ਰਾਣੀ ਸੁਲਾਣੀ ਦੀ ਕੁੱਖੋਂ ਲੋਕ ਵੀਰ ਰਸਾਲੂ ਦਾ ਜਨਮ ਹੋਇਆ। ਜੋਤਸ਼ੀਆਂ ਨੇ ਰਾਜੇ ਨੂੰ ਬਾਰ੍ਹਾਂ

ਵਿਚ ਇਕ ਵਛੇਰਾ ਜੰਮਿਆ ਸੀ, ਜਿਸ ਦਾ ਨਾਂ ‘ਫ਼ੌਲਾਦੀ’ ਰੱਖਿਆ ਗਿਆ ਸੀ। ਸ਼ਾਹੀ ਬਾਗ਼ ਵਿਚ ਉਸੇ ਦਿਨ ਇੱਕ ਤੋਤਾ ਵੀ ਜੰਮਿਆ। ਇਹ ਵਛੇਰਾ ਅਤੇ ਤੋਤਾ ਰਸਾਲੂ ਦੇ ਬਚਪਨ ਦੇ ਸਾਥੀ ਬਣੇ ਅਤੇ ਇਹ ਦੋਵੇਂ ਰਸਾਲੂ ਦੇ ਜੀਵਨ – ਸੰਘਰਸ਼ ਵਿਚ ਸਦਾ ਉਸ ਦੇ ਨਾਲ ਰਹੇ। ਰਸਾਲੂ ਸ਼ੁਰੂ ਤੋਂ ਅਜ਼ਾਦ ਸੁਭਾਅ ਵਾਲਾ ਸੀ। ਇਸ ਕਰਕੇ ਉਹ ਗਿਆਰ੍ਹਵੇਂ ਵਰ੍ਹੇ ਵਿੱਚ ਹੀ ਭੋਰੇ ਤੋਂ ਬਾਹਰ ਆ ਗਿਆ। ਉਸ ਨੂੰ ਭੋਰੇ ਤੋਂ ਬਾਹਰ ਦਾ ਖੁੱਲ੍ਹਾ ਜਹਾਨ ਬਹੁਤ ਚੰਗਾ ਲੱਗਾ। ਰਸਾਲੂ ਸੁੰਦਰ ਤੇ ਜਵਾਨ ਸੀ। ਉਸ ਦੀ ਇਕ ਤੱਕਣੀ ਹੀ ਅਗਲੇ ਨੂੰ ਕੀਲ ਲੈਂਦੀ ਸੀ। ਪਹਿਲੇ ਦਿਨ ਹੀ ਜਦੋਂ ਉਹ ਇਕ ਦਿਨ ਇਸ਼ਨਾਨ ਕਰਨ ਗਿਆ ਤਾਂ ਚੰਦਨ ਦੇਈ

ਮੈਂ ਚੰਡੀਗੜ੍ਹ ਕਾ ਰਹਿਣੇ ਵਾਲਾ ਹੂੰ।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 ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡੇ ਹਾਂ ਮੈਂ ਤੁਹਾਨੂੰ ਦੱਸਦਾ ਹਾਂ ਸਾਡੇ ਮੁਹਾਲੀ ਚੰਡੀਗੜ੍ਹ ਦੇ ਵਿੱਚ ਵੀ ਆਉਣ ਵਾਲੇ ਅਗਲੇ ਦਸ ਦਸ ਪੰਦਰਾਂ ਸਾਲਾਂ ਤੋਂ ਕਾਫ਼ੀ ਤਰੱਕੀ ਹੋ ਗਈ ਹੈ, ਜਿਸ ਕਰਕੇ ਇੱਥੇ ਅਹ ਦੂਰ ਦਰਾਜ ਦੇ ਪਿੰਡਾਂ ਚੋਂ ਨਿਕਲ ਕੇ ਤੇ ਸ਼ਹਿਰਾਂ ਚੋਂ ਨਿਕਲ ਕੇ ਲੋਕ ਸਾਡੇ ਮੁਹਾਲੀ ਜ਼ਿਲ੍ਹੇ ਵਿੱਚ ਆ ਕੇ ਵੱਸ ਰਹੇ ਹਨ ਤੇ ਇੱਥੇ property ਦਾ rate ਵੀ ਬਹੁਤ ਵਧੀਆ ਚੱਲ ਰਿਹਾ ਹੈ ਜਾਣੀਕਿ ਹੁਣ ਜਿਵੇਂ ਕਿ ਹੁਣ ਪਤਾ ਲੱਗ ਰਿਹਾ ਹੈ ਕਿ GMADA ਵੱਲੋਂ property ਦੇ rate ਕਾਫ਼ੀ ਘੱਟ ਕੀਤੇ ਜਾ ਚੁੱਕੇ ਹਨ ਤੇ ਅੱਜ ਕੱਲ੍ਹ ਜਿਵੇਂ ਕਿ ਆਪਾਂ ਕਹਿੰਦੇ ਹਾਂ ਕਿ ਜਿਵੇਂ ਅਹ proper ਪਲਾਟ ਪਲਾਟ ਲੈ ਕੇ ਜਾਂ ਇੱਕ ਅਹ ਕਿ ਸੌ ਵਿਸਵੇ ਦਾ ਪੰਜਾਬ ਵਿਸਵੇ ਦਾ ਪਲਾਟ ਲੈ ਕੇ ਵੀ ਉਹਨੂੰ ਇੱਕ ਵਧੀਆ ਨਕਸ਼ੇ ਦੇ ਤੌਰ ਤੇ ਬਣਾਇਆ ਜਾ ਸਕਦਾ ਹੈ ਜਿਹਦੇ ਨਾਲ ਕਾਫ਼ੀ ਖ਼ਰਚ ਘੱਟ ਹੋ ਜਾਂਦਾ ਹੈ ਆਉਣ ਵਾਲੇ time ਦੇ ਵਿੱਚ ਇੱਥੇ ਕਾਫ਼ੀ ਪਲਾਟ ਤੇ ਕਾਫ਼ੀ ਸੁਸਾਇਟੀਆਂ ਬਣਨ ਵਾਲਿਆਂ ਹੋਰ ਤੇ ਜਿਸਦੇ ਨਾਲ ਜਿਸਦੇ ਮਤਲਬ ਕਈ ਫੈਮਲੀਆਂ ਇੱਥੇ ਆ ਕੇ ਹੀ ਦੂਰੋਂ ਦੂਰੋਂ ਆ ਕੇ ਵਸ ਰਹੀਆਂ ਹਨ ਤੇ ਮੈਂ ਦੇਖਣਾ ਚਾਹੁੰਨਾ ਇੱਥੇ ਦੀ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 ਜਿਹਦੇ ਕਰਕੇ ਵੀ ਕਈ ਲੋਕਾਂ ਨੂੰ ਪਰੇਸਾਨੀਆਂ ਨਹੀਂ ਆ ਰਹੀਆਂ ਤੇ ਲੋਕ ਇੱਥੇ ਖ਼ੁਸ਼ੀ ਖ਼ੁਸ਼ੀ ਰਹਿ ਰਹੇ ਹਨ ਸੋ ਮੈਨੂੰ ਇਹ ਲੱਗਦਾ ਹੈ ਕਿ ਜਿਹੜੀ ਅ~ ਆਲੇ ਦੁਆਲੇ ਪਿੰਡਾਂ ਦੇ ਵਿੱਚ ਰਹਿਣ ਵਾਲੇ ਲੋਕ ਹਨ ਮੋਗੇ ਤੋਂ, ਬਠਿੰਡੇ ਤੋਂ, ਮੁਕਤਸਰ, ਪੰਜਾਬ ਅਹ ਮਾਨਸੇ ਜੇਡੇ ਸਾਰੇ ਲੋਕ ਇੱਥੇ ਆ ਕੇ ਵਸੇ ਹੋਏ ਹਨ, ਚੰਡੀਗੜ੍ਹ ਸ਼ਹਿਰ ਵਰਗਾ ਸ਼ਹਿਰ ਕੋਈ ਆਪਣੇ ਨੇੜੇ ਤੇੜੇ ਨਹੀਂ ਦੇਖਣ ਨੂੰ ਮਿਲ ਰਿਹਾ ਜਿਸ ਤਰ੍ਹਾਂ ਇਹਨਾਂ ਦੀ ਸਫ਼ਾਈ ਹੈ ਔਰ ਇਹਨਾਂ ਦਾ ਅਹ ਵੀ ਇੱਥੇ ਹਰਿਆਲੀ ਭਰੀ ਹਰਿਆਲੀ ਭਰਿਆ ਜੀਵਨ ਇੱਥੇ ਲੋਕ ਬਤੀਤ ਕਰ ਰਹੇ ਹਨ, ਤੇ ਸਕੂਲਾਂ ਕਾਲਜਾਂ ਦੇ ਵਿੱਚ ਵੀ ਇਹ ਹੀ ਚੀਜ਼ same ਦੁਹਰਾਈ ਜਾ ਰਹੀ ਹੈ ਕਿ ਹਰ ਇੱਕ ਚੀਜ਼ ਨੂੰ ਇੱਕ ਸਵੱਛਤਾ ਦਾ ਮਤਲਬ ਵਧੀਆ ਇੱਕ ਖਾਣ ਪਾਣ ਵਧੀਆ ਹਰ ਚੀਜ਼ ਇੱਥੇ ਵਧੀਆ ਤਰੀਕੇ ਨਾਲ ਅਹ ਲੋਕਾਂ ਨੂੰ ਉਪਲਬਧ ਵੀ ਕੀਤੀ ਜਾ ਰਹੀ ਹੈ ਜਿਸਦੇ ਚੱਲਦੇ ਕਿ ਸਕੂਲਾਂ ਜਿਹੜੇ ਸਕੂਲਾਂ ਦੇ ਅਧਿਆਪਕ ਹਨ ਅਤੇ ਵਿਦਿਆਰਥੀ ਹਨ ਉਹ ਸਾਰੇ ਹੀ ਇਹ ਚੀਜ਼ਾਂ ਨੂੰ follow ਕਰਦੇ ਹਨ ਅਤੇ ਸਾਰਾ ਸਾਫ਼ ਸੁਥਰਾ ਮਾਹੌਲ ਬਣਾ ਕੇ ਰੱਖਣ ਦੀ ਪੂਰੀ ਸਹਾਇਤਾ ਦਿੰਦੇ ਹਨ,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 ਸਾਰੇ phase ਵੀ ਬਣੇ ਹੋਏ ਨੇ sector ਵੀ ਬਣੇ ਹੋਏ ਨੇੇ ਅਲੱਗ ਅਲੱਗ ਕਾਲੋਨੀਆਂ ਦੇ ਹਿਸਾਬ ਨਾਲ ਇੱਥੇ ਖਰੜ ਦੇ 'ਚ ਆਪਣਾ ਇਹ ਅਹ ਅਹ ਮਲੋਆ side ਦੇ ਵਿੱਚ ਸਾਰੀ ਜਗ੍ਹਾ ਵਧੀਆ ਵਧੀਆ ਹੀ ਪਲਾਟ ਅਹ ਤੇ ਕਲੋਨੀਆਂ ਕਟਿਆ ਜਾ ਰਹੀਆਂ ਹਨ l ਜਿਹਨਾਂ ਨੇ ਲੈਣੀਆਂ ਨੇ ਉਹ GMADA ਜਾਂ MC corporation ਦਫ਼ਤਰ ਜਿਹੜਾ ਸਾਡੇ ਇਕਾਹਟ sector ਮੁਹ~ ਮੁਹਾਲੀ ਦੇ ਵਿੱਚ ਇਹ ਉਹਨਾਂ ਦੀ ਜਾ ਕੇ ਸਾਰੀ ਜਾਣਕਾਰੀ ਲੈ ਸਕਦੇ ਹਨ, ਤੇ ਜਿਹਨਾਂ ਨੂੰ ਜਿਹਨਾਂ ਨੂੰ ਇਹ ਚੀਜ਼ ਦੀ ਅਹ ਆ ਰਹੀ ਹੈ ਕਿ ਦਿੱਕ~ ਅਹ ਕੋਈ problem ਆ ਰਹੀ ਹੈ ਵੀ ਹਾਂ ਉਹ ਇੱਥੇ ਨਹੀਂ ਲੈ ਪਾ ਰਹੇ ਜਾਂ ਇੱਥੇ ਅਹ ਦੂਰੋਂ ਆ ਕੇ ਵਸਣ ਦੀ try ਕਰ ਰਹੇ ਹਨ, ਉਹ basically ਕਈ ਚੀਜ਼ਾਂ ਕੀ ਹੁੰਦੀਆਂ ਜਿਵੇਂ property ਦੀ rate ਬੰਦਾ ਕਹਿੰਦਾ ਵੀ ਮੇਰੇ ਕੋਲ ਪੰਜਾਹ ਲੱਖ ਰੁਪਇਆ ਹੈ ਜਾਂ ਮੇਰੇ ਕੋਲ ਉਸ ਤੋਂ ਘੱਟ ਦੇ ਵਿੱਚ ਮੈਨੂੰ ਕੋਈ ਮੁਹਾਲੀ property ਚਾਹੀਦੀ ਹੈ, ਤਾਂ ਤੁਹਾਨੂੰ ਦੂਰ property ਮਿਲ ਸਕਦੀ ਹੈ ਬਜਾਏ ਕਿ ਨੇੜੇ ਨੀ ਮਿਲ ਸਕਦੀ ਜੇ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

ਇਹਦੇ ਵਿੱਚ ਕੀ ਹੈ ਤੁਹਾਨੂੰ ਮਤਲਬ ਜਿਹੜੀ ਕਿ property ਚਾਲੀ ਲੱਖ ਦੇ ਵਿੱਚ ਮਿਲ ਰਹੀ ਹੈ ਉਹ ਇੱਕ ਮਤਲਬ single 2BHK ਫਲੈਟ ਮਿਲ ਸਕਦਾ ਹੈ, ਉਹ ਵੀ ਕਿੱਥੇ ਮਿਲੇਗਾ, ਜਿੱ~ ਇੱਥੇ ਕਿ ਮੁਹਾਲੀ ਦੇ ਕੀ rules ਨੇ ਜੇ ਤੁਸੀਂ society ਦੇ ਵਿੱਚ ਲੈਂਦੇ ਹੋ ਘਰ ਤੇ ਜੇ first floor ਤੇ ਲੈਂਦੇ ਹੋ ਤੇ ਪਹਿਲੀ ਮੰਜ਼ਿਲ ਤੇ ਲੈਂਦੇ ਹੋ ਤੇ ਉਹ ਅਹ ਸਭ ਤੋਂ ਮਹਿੰਗਾ ਮਿਲੇਗਾ ਤੁਹਾਨੂੰ, ਉਵੇਂ ਹੀ ਦੂਜੀ ਮੰਜ਼ਿਲ ਤੇ ਲਓਗੇ ਥੋੜ੍ਹਾ ਜਿਹਾ ਘੱਟ ਮਿਲੇਗਾ, ਉਸ ਤੋਂ ਤੀਜੀ ਮੰਜ਼ਿਲ ਤੇ ਤੁਹਾਨੂੰ ਥੋੜ੍ਹਾ ਹੋਰ ਘੱਟ ਮਿਲੇਗਾ। ਜੇ ਤਾਂ ਤੁਸੀਂ top floor ਤੇ ਲੈਂਦੇ ਹੈ terrace garden ਲੈਂਦੇ ਹੋ ਜਾਂ ਅਹ ਮਲਤਬ top view ਲੈਂਦੇ ਹੋ ਸਭ ਤੋਂ ਉਪਰਲੀ ਮੰਜ਼ਿਲ ਲੈ ਲੈਂਦੇ ਹੋ ਉਹ ਹੁਣ ਉਹ ਲੈ ਕੇ ਵੀ ਤੁਹਾਨੂੰ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

ਦਸ ਮੰਜ਼ਿਲ ਜਾਂ ਅੱਠ ਮੰਜ਼ਿਲ ਜਾਂ ਪੰਜ ਮੰਜ਼ਿਲ ਨਹੀਂ ਚੜ੍ਹ ਸਕਦੇ, ਉਹ ਇੱਥੇ ਹੀ ਮਤਲਬ ਅਹ ਪਹਿਲੀ ਮੰਜ਼ਿਲ ਦੇ ਉੱਤੇ ਹੀ ਘਰ ਲੈਂਦੇ ਨੇ, ਉਹ ਹੋਰ ਮੰਜ਼ਿਲਾਂ ਤੇ ਘਰ ਨਹੀਂ ਲੈਂਦੇ, ਕਿਉਂਕਿ ਉਪਰਲੀ ਮੰਜ਼ਿਲ ਦੇ ਉੱਤੇ ਉਹਨਾਂ ਨੂੰ ਇੰਨਾ ਲਾਭ ਨਹੀਂ ਮਿਲਦਾ ਜੋ ਕਿ ਨੀਚਲੀ ਮੰਜ਼ਿਲ ਤੇ ਮਿਲ ਜਾਂਦਾ ਹੈ, ਜਿਸਦੇ ਚੱਲਦੇ ਕਿ ਕਾਫ਼ੀ ਜਿਹੜੀ ਇੱਥੇ ਦੇ ਪਰਿਵਾਰ ਨੇ ਇੱਥੇ ਆ ਕੇ ਵਸੇ ਹੋਏ ਨੇ, ਇੱਥੇ ਹਰ ਅਹ facility ਸਾਨੂੰ ਇਸੇ ਤੌਰ ਤੇ ਦਿੱਤੀ ਜਾਂਦੀ ਹੈ ਇੱਥੇ ਦੀ maintenance ਜਿਹੜੀ ਹੈਗੀ ਹੈ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 ਕੋਈ ਇਹ ਜਿਹਾ ਇਸ ਤਰ੍ਹਾਂ ਦਾ ਖ਼ਤਰਾ ਨਹੀਂ ਹੈਗਾ ਮੁਹਾਲੀ ਸ਼ਹਿਰ ਦੇ ਵਿੱਚ ਕਿ ਹਾਂ ਵੀ ਕੋਈ ਇੱਥੇ ਦੇ ਪਹਿਲਾਂ ਨਾਲੋਂ ਜਿੰਨੇ ਵੀ crimes ਨੇ ਥੋੜ੍ਹਾ ਕਾਫ਼ੀ ਹੱਦ ਤੱਕ ਘੱਟ ਕੀਤੇ ਹੋਏ ਨੇ ਕਿਉਂਕਿ ਕਈ ਸਕਿਓਰਟੀਆਂ ਵਧਾ ਦਿੱਤੀਆਂ ਗਈਆਂ ਨੇ। ਕਿ ਵੀ ਕੋਈ ਇਹ ਜਿਹੀ society ਦੇ ਵਿੱਚ ਕੋਈ ਅਣਜਾਣ ਵਿਅਕਤੀ ਨਾ ਸਕੇ ਜਿਹਦੇ ਕਰਕੇ ਕੋਈ ਕਿਸੇ ਦੀ ਫੈ~ family ਦੇ ਵਿੱਚ ਕੋਈ ਘਾਟਾ ਜਾਂ ਨੁਕਸਾਨ ਹੋਵੇ ਕੋਈ ਚੋਰੀ ਦਾ ਇਹ ਜਿਹਾ ਡਰ ਨਹੀਂ ਰਿਹਾ ਹੁਣ ਪਹਿਲਾਂ ਵਾਂਗ ਆਹ ਬਾਕੀ ਜਿਹੜੇ ਬਾਕੀ area ਦੇ ਵਿੱਚ ਹੈਗੇ ਆ ਪਿੰਡਾਂ ਦੀ ਗੱਲ ਲਾ~ ਕਰ ਲਓ ਤੇ ਉੱਥੇ ਥੋੜ੍ਹਾ crime ਜ਼ਿਆਦਾ ਨੇ, ਇੱਧਰ ਨਾਲੋਂ ਜ਼ਿਆਦਾ crime ਚੱਲ ਰਹੇ ਆ, ਬਜਾਏ ਕਿ ਇੱਧਰ ਚੱਲਣ ਦੇ ਤੇ ਮੈਂ ਤਾਂ ਇਹੀ ਚਾਹਾਂਗਾ ਕਿ ਜਿਹੜੀ ਆਉਣ ਵਾਲੀ ਪੀੜ੍ਹੀਆਂ ਨੇ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 ਠੀਕ ਹੈ ਤੁਹਾਡਾ ਬਾਹਰ ਜਾਣਾ ਬਾਹਰ ਜਾ ਕੇ ਕਾਮਯਾਬ ਹੋਣਾ ਬਾਹਰ ਜਾ ਕੇ ਵਸਣਾ settle ਹੋਣਾ ਠੀਕ ਹੈ ਪਰ ਇਹ ਆ ਵੀ ਜਿਹੜਾ ਤੁਹਾਡੇ ਮਾਂ ਬਾਪ ਰਹਿ ਜਾਂਦੇ ਨੇ ਪਿੰਡਾਂ ਦੇ ਵਿੱਚ ਇੰਨੀਆਂ ਬਿਮਾਰੀਆਂ ਦੇ ਵਿੱਚ, ਉਹ ਮਾਹੌਲ ਦੇ ਵਿੱਚ ਉਸ ਮਾਹੌਲ ਤੋਂ ਬਾਹਰ ਨੀ ਨਿਕਲ ਸਕਦੇ।

ਤੇ ਉਹਨਾਂ ਦੀ ਇੰਨੀ help ਕਰਿਆ ਕਰੋ ਕਿ property ਇੰਨੀ ਉਹਨਾਂ ਨੂੰ ਉੱਥੋਂ ਪੈਸੇ ਭੇਜ ਕੇ ਉਹ ਮੁਹਾਲੀ ਵਰਗੇ ਸ਼ਹਿਰ ਦੇ ਵਿੱਚ ਆ ਕੇ ਰਹਿਣ, ਇੱਥੇ ਵਧੀਆ ਘਰ ਬਾਰ ਲੈਣ ਤਾਂ ਕਿ ਕੋਈ ਆ~ ਆਲੇ ਦੁਆਲੇ ਵਾਲੇ ਜਿਹੜੇ ਲੋਕ ਨੇ ਉਹਨਾਂ ਦੀ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 ਜੇੜੇ ਬਜਾਏ ਕਿ ਪਿੰਡਾਂ ਦੇ ਲੋਕ ਨੇ ਉਹ ਵੀ ਚਲੋ ਕਰਦੇ ਉਹ ਵੀ help ਨੇ ਪਰ ਇੰਨੀ facility ਨਹੀਂ ਹੈਗੀ ਜਿੰਨੀ ਸ਼ਹਿਰਾਂ ਦੇ ਵਿੱਚ ਹੈ ਫਟਾਫਟ hospital ਨੇੜੇ ਨੇ, ਸਾਰਾ ਕੁਛ ਵਧੀਆ ਹੈ ambulance ਵਗ਼ੈਰਾ ਆ ਜਾਂਦੀ ਹੈ ਨਹੀਂ ਆਉਂਦੀ ਤਾਂ ਤੁਸੀਂ ਆਪਣੇ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 ਇੱਥੇ ਤੁਸੀਂ ਜੇ ਤੁਸੀਂ society ਦੇ ਵਿੱਚ ਫਲੈਟ ਲੈਂਦੇ ਹੋ ਤੇ ਉਹਦਾ ਕੀ ਆ ਉਹਦਾ ਕੀ ਫ਼ਾਇਦਾ ਆ, ਤੁਸੀਂ society ਦੇ ਵਿੱਚ ਫਲੈਟ ਲਿਆ ਤੁਸੀਂ ਆਪਣੇ lock ਲਗਾਇਆ, ਸਮਾਨ ਘਰਦਾ ਸਾਰਾ ਸਮਾਨ ਰੱਖ ਕੇ lock ਲਗਾ ਕੇ ਤੁਸੀਂ ਚਲੇ ਗਏ ਤੇ ਉਸ ਤੋਂ ਬਾਅਦ ਜੇ ਜੇ ਤੁਸੀਂ ਦਸ ਸਾਲ, ਅੱਠ ਦਸ ਸਾਲ ਲਈ ਬੰਦ ਚਲੇ ਵੀ ਜਾਂਦੇ ਹੋ, ਤੇ ਤੁਸੀਂ ਉਹ ਇਹਦਾ ਕੀ ਫ਼ਾਇਦਾ ਹੈ ਕਿ ਤੁਸੀਂ lock ਲਗਾਇਆ ਆਪਣਾ ਚਲੇ ਗਏ security gurad ਦੇ ਨਿਗਰਾਨੀ ਦੇਖ ਰੇਖ ਦੇ ਵਿੱਚ ਹੀ ਉਹ ਉੱਥੇ ਫਲੈਟ ਪਿਆ ਰਹੇਗਾ ਕੋਈ ਇਹ ਨੀ ਹੈਗਾ ਕਿ ਵੀ ਹਾਂ ਫਲੈਟ ਨੂੰ ਮਤਲਬ ਅਮ ਕੋਈ ਪਿੱਛੋਂ ਕੋਈ ਚੋਰ ਆ ਜਾਏਗਾ ਜਾਂ ਕੋਈ ਕਬਜ਼ਾ ਕਰ ਲਏਗਾ ਜਾਂ ਕੋਈ ਫਲੈਟਾਂ ਦੇ society ਦੇ ਇਹੀ ਫ਼ਾਇਦੇ ਨੇ ਕਿ ਤੁਸੀਂ lock ਲਗਾ ਕੇ ਚਾਹੇ ਪੰਜ ਦਸ ਸਾਲ ਲਈ ਜਿੱਥੇ ਮਰਜ਼ੀ ਚਲੇ ਜਾਓ ਤੁਹਾਡੇ ਪਿੱਛੋਂ ਘਰਦਾ ਇੱਕ ਸੂਈ ਤੱਕ ਨੀ ਹਿਲੇਗੀ ਮਤਲਬ ਸਮਾਨ ਉੱਥੇ ਦਾ ਉੱਥੇ ਹੀ ਪਿਆ ਰਹੇਗਾ, ਕੋਈ ਉੱਥੇ ਛੇੜਨ ਵਾਲਾ ਨੀ ਹੈ ਕੋਈ ਨੀ ਹੈ ਬਜਾਏ ਕਿ ਬਾਹਰ property ਲੈਣ ਦੇ ਕੋਠੀਆਂ ਲੈਣ ਦੇ ਉੱਥੇ ਕੀ ਹੈ ਕੋਠੀ ਦਾ ਡਰ ਰਹਿੰਦਾ ਪਿੱਛੋਂ ਕੋਈ security guard ਬਿਠਾ ਕੇ ਜਾਣਾ ਪੈਂਦਾ ਹੈ ਜਾਂ ਕੋਈ gunman ਜਾਂ ਕੋਈ ਰੱਖਣਾ ਪੈਂਦਾ ਹੈ ਕਿ ਵੀ ਹਾਂ ਸਾਡੀ ਦੇਖ ਰੇਖ ਕਰੇਗਾ ਅਸੀਂ ਛੇ ਮਹੀਨੇ ਜਾਂ ਸਰਦੀਆਂ ਬਾਹਰ ਲਾ ਕੇ ਆਉਣੀਆਂ ਜਾਂ ਗਰਮੀਆਂ ਬਾਹਰ ਲਾ ਕੇ ਆਉਣੀਆਂ ਛੇ ਮਹੀਨੇ ਤੇ ਉਹਦਾ ਇਹ ਇਹ ਫ਼ਾਇਦਾ ਇਹ ਇਹ society ਦਾ ਇਹ ਫਾਇਦਾ ਰਹਿੰਦਾ ਕਿ ਕੱਲ੍ਹ ਤੁਹਾਡੀ maintenance ਜ਼ਰੂਰ ਚੱਲਦੀ ਹੈ ਪੰਜ ਚਾਰ ਹਜ਼ਾਰ, ਪੰਜ ਹਜ਼ਾਰ, ਦੋ ਹਜ਼ਾਰ ਤੋਂ ਲੈ ਕੇ ਪੱਚੀ ਸੌ, ਪੱਚੀ ਸੌ ਤੋਂ ਲੈ ਕੇ ਸ਼ੁਰੂ ਹੁੰਦੀ ਹੈ maintenance ਪਰ ਇਹ ਆ ਵੀ ਉਨੀ ਤੁਹਾਨੂੰ security ਵੀ ਦਿੱਤੀ ਜਾਂਦੀ ਹੈ, ਕਿ ਵੀ ਹਾਂ ਤੁਹਾਨੂੰ ਤੁਸੀਂ ਬੇਫ਼ਿਕਰ ਹੋ ਕੇ ਜਿੱਥੇ ਮਰਜ਼ੀ ਰਹਿ ਸਕਦੇ ਹੋ ਪਿੱਛੇ ਦਾ ਕੋਈ ਡਰ ਨੀ ਹੈਗਾ ਕੋਈ ਘਰਦੇ ਵਿੱਚ ਵੀ ਵੜ ਜਾਊਗਾ ਜਾਂ ਚੋਰੀ ਹੋ ਜਾਊਗੀ ਜਾਂ ਕੁਛ ਹੋ ਜਾਊਗਾ, ਇਹ ਚੀਜ਼ਾਂ ਦੇ ਬਹੁਤ ਫ਼ਾਇਦੇ ਹਨ,

Hello ਆਵਾਜ਼ ਆ ਰਹੀ ਆ Hello HelloHello

ma'am ਤੁਸੀਂ ਸੇਵਾ ਨੂੰ ਛੱਡੋ ਮੇਰਾ ਇੱਕ parcel ਏ ਜੋ ਦੋ ਮਹੀਨੇ ਤੋਂ ਨਹੀਂ ਆਯਾ ਬਸ ਮੈਨੂੰ ਇਹ ਦੱਸ ਦੋ ਮੇਰਾ parcel ਕਿਥੇ ਆ ਤੇ ਕੱਢ ਤਕ ਮਿਲੂਗਾ

ਮੈਂ ਬਹੁਤ ਵਾਰੀ call ਕਰ ਚੁਕਿਆ ਹੈ ਹਮੇਸ਼ਾ ਹੀ ਕਹਿੰਦੇ ਏ ਹੁਣਿ ਆ ਜੂਗਾ ਦੱਸ ਦੀਨਾ ਤਕ ਆ ਜੁਗ ਪੰਜ ਦੀਨਾ ਵਿਚ ਆ ਜੂਗਾ ਦੋ ਦਿਨ ਵਿਚ ਆ ਜੂਗਾ ਕੱਢ ਤਕ ਆਯੋਗ ਉਹ ਜੇ ਨਹੀਂ ਵੀ ਆਊਗਾ ਤਾਂ ਦੱਸ ਜ਼ਰੂਰ ਦਿਓ ਮੇਰਾ ਨਾ ਜ਼ੁਲਫ਼ੀਕ਼ਰ ਹੈ ZULFIQAR ਜ਼ੁਲਫ਼ੀਕ਼ਰ sevensixfivesixthreeseventhreethreesevenseven fivefourfiveonethreefourfivesixsixsevenseven

ਤੁਸੀਂ ਵਕ਼ਤ ਲੈ ਲਓ ਪਾਰ ਮੇਰਾ parcel ਦਾ ਕੁਛ ਕਰਵਾ ਦਿਓ ਦੋ ਮਹੀਨੇ ਹੋ ਗਏ ਨੇ ਹੋਰ ਕਿੰਨਾ ਇੰਤਜ਼ਾਰ ਕਰਾ

ਆਹ ਮੇਰਾ parcelmumbai ਤੋਂ ਸੀ hello ਕਿ ਬੋਲਿਆ hello ਜੇ ਤੁਸੀਂ detailscheck ਕਰੋਂਗੇ ਤਾਂ ਤੁਸੀਂ ਦੇਖ ਸਕਦੇ ਓ ਕਿ parcel ਭੇਜਿਆ ਕਿੰਨੇ ਆ parcelmedicalmedicalstore ਨੇ ਹੀ ਭੇਜਿਆ ਹੈ ਜਿਹੜਾ ਕਿ mumbai ਦਾ medicalstore ਹੈ

ਤਾਂ ਇਹ ਗੱਲ ਤੁਸੀਂ ਪਹਿਲਾਂ ਵੀ ਦੱਸ ਸਕਦੇ ਸੀ ਦੋ ਮਹੀਨੇ ਤੋਂ ਤੁਸੀਂ ਲੋਕ ਹੀ ਕਹਿ ਰਹੇ ਹੋ ਕਿ ਦੋ ਦਿਨ ਪੰਜ ਦਿਨ ਦੱਸ ਦਿਨ ਵਿਚ ਆ ਜੂਗਾ ma'am ਮਾਫੀ ਦੀ ਗੱਲ ਨਹੀਂ ਆ ਇਹ ਗ਼ਲਤ ਗੱਲ ਹੈ ਤੁਹਾਡੀ company ਦੀ ਮੈਨੂੰ ਇਹ ਦੱਸ ਦਿਓ ਕਿ ਦਵਾਈਆਂ ਵਾਲਾ courier ਵਾਪਸ ਕਿਵੇਂ ਮਿਲੇਗਾ office ਓਹੀ universityroad ਵਿਚ ਹੈਗਾ

ਹਾਂਜੀ ਇਹ ਪੁੱਛਣਾ ਸੀ ਕਿ ਤੁਹਾਡੀ courierservice ਦੀ complaint ਕਰਨੀ ਹੋਵੇ ਤਾਂ ਕਿਥੇ ਕਰ ਸਕਦੇ ਆ ਕੋਈ complaintnumber ਹੁੰਦਾ ਆ ਥੋੜਾ ਕਿਓਂਕਿ ਬਹੁਤ ਹੀ ਮਾੜਾ experience ਹੈਗਾ ਸੀ ਮੈਂ ਤੇ complaint ਕਰਨਾ ਚਾਹੁਣਾ ਆ ਕੀ ਤੁਹਾਡੀ ਲੋਕਾਂ ਦੀ ਕੋਈ number ਨਹੀਂ ਏ ਨਹੀਂ ma'amthankyou ਬੱਸ ਹੀ ਪੁੱਛਣਾ ਸੀ

ਉਹ ਹੱਥ ਜੋੜ ਕੇ ਬੋਲੀ, ਨਾਲ ਆਲੇ ਘਰ ਚ, ਉਹ ਹੈਰਾਨ ਹੋਇਆ, ਨਾਲ ਆਲੇ ਘਰ ਚ ਤਾਂ ਦਸ ਸਾਲ ਹੋਗੇ ਕਦੇ ਕੋਈ ਪੰਛੀ ਨਹੀਂ ਫੜਕਿਆ, ਤੇ ਉਹ ਕਿਥੋਂ ਆ ਗਈ? ਪਤਾ ਨਹੀਂ ਕਹਿੰਦੇ ਉਹਦਾ ਪਿਉ ਛੱਡ ਕੇ ਗਿਆ।

ਤੇ ਉਹ ਆਪਣੀਆ ਮਾਂ ਦਾ ਲੱਤਾਂ ਨਾਲ ਲਿਪਟ ਕੇ, ਨੱਕ ਸੁੱਕ ਗਏ ਸਨ। ਆਜੋ ਅੰਦਰ ਆਜੋ, ਉਹ ਰਾਹ ਛੱਡਦਾ ਹੋਇਆ ਬੋਲਿਆ, ਹਰਬੰਸ ਕੌਰ ਬੱਚਿਆਂ ਨੂੰ ਲੈ ਕੇ ਚੱਕਦੇ ਹੋਈ ਅੰਦਰ ਲੰਘ ਆਈ ਦਾ ਘਰ ਗਰਮ ਤੇ ਨਿੱਘਾ ਸੀ। ਆਜੋ ਬੈਜੋ, ਉਹ ਉਹਨਾਂ ਨੂੰ sitting room ਵਿੱਚ ਲੈ ਆਇਆ, ਜਿੱਥੇ gas ਦਾ heater ਚੁੱਲ੍ਹੇ ਵਾਂਗ ਚੱਲ ਰਿਹਾ ਸੀ, ਦੋਨੋਂ ਬੱਚੇ ਭੱਜ ਕੇ heater ਦੇ ਦੁਆਲੇ ਬੈਠ ਗਏ ਤੇ ਹੱਥ ਸੇਕਣ ਲੱਗ ਪਏ। ਹਰਬੰਸ ਕੌਰ ਦਰਵਾਜ਼ੇ ਦੇ ਵਿੱਚ ਹੀ ਇੱਕ ਪਾਸੇ ਨੂੰ ਖੜੀ ਰਹੀ। ਆਜਾ ਭਈ ਬੈਜਾ ਤੂੰ ਵੀ, ਗੁਆਂਢੀ ਨੇ ਕੋਲ ਪਏ ਪੁਰਾਣੇ sofa ਵੱਲ ਇਸ਼ਾਰਾ ਕੀਤਾ, ਉਹ ਇਕੱਠੀ ਜੀ ਹੋ ਕੇ ਕੁਰਸੀ ਤੇ ਬੈਠ ਗਈ। ਗੁਆਂਢੀ ਆਪਣੀ ਰਸੋਈ ਚ ਗਿਆ ਤੇ biscuits ਦੇ ਦੋ ਪੈਕਟ ਲਿਆ ਕੇ, ਉਸਨੇ ਬੱਚਿਆਂ ਦੇ ਹੱਥ ਚ ਫੜਾ ਦਿੱਤੇ। ਬੱਚਿਆਂ ਨੇ ਇੱਕ ਵਾਰ ਮਾਂ ਵੱਲ ਦੇਖਿਆ ਤੇ ਦੂਜੇ ਪਲ biscuits ਤੇ ਉਹ ਟੁੱਟ ਕੇ ਪੈ ਗਏ। ਪਤਾ ਨੀ ਕਿੰਨੇ ਦਿਨਾਂ ਤੋਂ ਭੁੱਖੇ ਸਨ। ਉਹ ਫਿਰ ਰਸੋਈ ਚ ਗਿਆ ਤੇ ਕੇਤਲੀ ਭਰ ਕੇ ਚਾਹ ਦਾ ਬਣਾ ਲਿਆ। ਹਰਬੰਸ ਕੌਰ ਨਾਂਹ ਨਾ ਕਰ ਸਕੀ। ਉਹ ਫਿਰ ਆਪ ਉੱਠ ਕੇ ਬੱਚਿਆਂ ਨੂੰ cups ਚ ਚਾਹ ਪਾ ਕੇ ਦਿੱਤੀ। ਤੂੰ ਵੀ ਪੀ ਲੈ, ਮਰਦ ਨੇ ਕਿਹਾ, ਨਹੀਂ ਮੇਰਾ ਤਾਂ ਕੁੱਛ ਨੀ ਨਿਆਂਣੇ ਭੁੱਖੇ ਨੇ ਉਸਨੇ ਕਿਹਾ, ਪਰ ਉਸਦੇ ਢਿੱਡ ਵਿੱਚ ਭੁੱਖ ਨਾਲ ਘਰੋਲੀਆਂ ਪੈ ਰਹੀਆਂ ਸਨ। ਜੋ ਸਾਹਮਣੇ ਚਾਹ ਦੇਖ ਕੇ ਹੋਰ ਹੋ ਗਈਆਂ। ਕੋਈ ਨੀ ਤੂੰ ਵੀ ਲੈ ਲਾ ਹੋਰ ਬਣਾ ਲਾਂਗੇ, ਮਰਦ ਨੇ ਉਸਨੂੰ cup ਚ ਚਾਹ ਪਾ ਕੇ ਦਿੱਤੀ, ਤੇ ਤੇਲੀ ਘੁੱਟ ਚਾਹ ਦੀ ਅੰਦਰ ਜਾਂਦਿਆਂ ਹੀ, ਹਰਬੰਸ ਕੌਰ ਨੂੰ ਲੱਗਿਆ ਕਿ ਉਸ ਵਿੱਚ ਮੁੜ ਜਾਣ ਪੈ ਰਹੀ ਹੋਵੇ। ਉਸਨੇ ਬਚੀ ਖੁਚੀ ਚਾਹ ਵੀ ਪੀ ਲਈ। ਮੈਂ ਦੇਖਦਾ ਤੇਰੇ ਲਈ ਕੁੱਛ ਅੰਦਰ ਪਿਆ ਹੋਵੇ। ਰਜਾਈ ਤਾਂ ਨੀ ਹੈਗੀ ਕੋਈ ਫਾਲਤੂ, ਹਾਂ ਇੱਕ ਪੁਰਾਣਾ ਕੰਬਲ ਮੇਰੀ ਨੌਕਰੀ ਵੇਲੇ ਦਾ ਪਿਆ, ਜੇ ਤੈਨੂੰ ਠੀਕ ਲੱਗੇ ਤਾਂ ਉਹ ਅੰਦਰ ਗਿਆ ਤੇੇ ਹੱਥ ਚ ਕੰਬਲ ਲੈ ਕੇ ਮੁੜ ਆਇਆ, heater ਚੱਲਦਾ ਤੇਰੇ ਘਰ ਚ ਉਸਨੇ ਪੁੱਛਿਆ heater ਕੀ? ਉਸਨੂੰ ਸਮਝ ਨਾ ਆਈ ਹਾਂ ਉਹੋ ਅੰਗੀਠੀ ਉਸਨੇ gas fire ਵੱਲ ਇਸ਼ਾਰਾ ਕੀਤਾ, ਨਹੀਂ ਉੱਥੇ ਤਾਂ ਨਾ ਪਾਣੀ ਆ ਰਸੋਈ ਚ ਨਾ ਬਿਜਲੀ ਆ, ਉਹ ਕੰਬਲ ਫੜ ਕੇ ਬੋਲੀ। ਫਿਰ ਤੂੰ ਨਿਆਣੇ ਮਾਰਨੇ ਨੇ ਉੱਥੇ, ਉਹ ਗੁਆਂਢੀ ਹੈਰਾਨੀ ਭਰੇ ਗੁੱਸੇ ਚ ਬੋਲਿਆ ਫਿਰ ਹੋਰ ਕੀ ਕਰਾਂ ਹੁਣ ਮੈਂ

ਉਸਨੇ ਕੰਬਲ ਹਰਬੰਸ ਕੌਰ ਦੇ ਹੱਥੋਂ ਫੜ ਕੇ ਬੱਚਿਆਂ ਦੇ ਉੱਤੇ ਪਾ ਦਿੱਤਾ। ਮੈਂ ਫਿਰ ਹੁਣ ਏਨਾਂ ਨੂੰ ਚੁੱਕ ਕੇ ਲੈ ਜਾਵਾਂ, ਹਰਬੰਸ ਕੌਰ ਨੇ ਆਪਣੇ ਆਪ ਨੂੰ ਕਿਹਾ, ਕਾਹਨੂੰ ਚੁੱਕਣੇ ਨੇ ਪਏ ਰਹਿਣ ਦੇ ਮਸਾਂ ਸੁੱਤੇ ਨੇ ਵਿਚਾਰੇ ਉਹ ਉੱਥੇ ਠੰਡ ਚ ਜਾ ਕੇ ਬਿਮਾਰ ਹੋ ਜਾਣਗੇ। ਗੁਆਂਢੀ ਨੇ ਤਰਸ ਨਾਲ ਬੱਚਿਆਂ ਦੇ ਸਿਰ ਤੇ ਹੱਥ ਫੇਰਿਆ ਤੇ ਫਿਰ ਹਰਬੰਸ ਕੌਰ ਦੇ ਬੱਚਿਆਂ ਦੇ ਕੋਲ ਹੀ ਬੈਠ ਕੇ ਗੁਆਂਢੀ ਦੂਜੇ ਕਮਰੇ ਚ ਜਾ ਕੇ ਆਪਣੀ ਰਜਾਈ ਚੁੱਕ ਲਿਆਇਆ ਤੇ ਜ਼ਮੀਨ ਉੱਤੇ ਉਸਨੇ ਰੱਖ ਦਿੱਤੀ, ਆ ਲੈ ਤੂੰ ਵੀ ਲੱਤਾਂ ਢੱਕ ਲੈ ਉਸਨੇ ਹਰਬੰਸ ਕੌਰ ਨੂੰ ਕਿਹਾ। ਪਰ ਰਜਾਈ ਤਾਂ ਇੱਕੋ ਆ ਥੋਡੇ ਕੋਲ ਵੀ ਉਹ ਉੱਠ ਕੇ ਫਿਰ ਬੋਲੀ, ਕੋਈ ਗੱਲ ਨੀ ਮੈਂ ਵੀ ਇੱਥੇ ਰਾਤ ਕੱਟ ਲੂੰ ਰਲ ਮਿਲ ਕੇ time ਕੱਢ ਲਾਂਗੇ, ਆਖ ਕੇ ਉਸਨੇ ਸਿਰਹਾਣਾ ਭੁੰਜੇ ਸੁੱਟਿਆ। ਹਰਬੰਸ ਕੌਰ ਰਜਾਈ ਦੇ ਅੱਧੇ ਹਿੱਸੇ ਨਾਲ ਆਪਣੇ ਪੈਰ ਢੱਕੀ ਬੈਠੀ ਸੀ ਤੇ ਅੱਧੇ ਹਿੱਸੇ ਵਿੱਚ ਗੁਆਂਢੀ ਦੇ ਪੈਰ ਸਨ। ਮੇਰਾ ਨਾਂ ਫ਼ੌਜੀ ਕਰਨੈਲ ਸਿੰਘ ਆ, ਕੱਲਾ ਈ ਰਹਿਨਾ ਇੱਥੇ,

ਮੈਂ ਤਾਂ ਵੀ ਸਮਝ ਗਿਆ ਸੀ ਤੇਰੀ ਹਾਲਤ, ਫ਼ੌਜੀ ਨੇ ਠੰਡਾ ਹੌਂਕਾ ਲਿਆ, ਜਿਹੜਾ ਆਦਮੀ ਤੀਹ ਬੱਤੀ ਸਾਲ ਦੀ ਜਵਾਨ ਕੁੜੀ ਤੇ ਦੋ ਮਾਸੂਮ ਬੱਚਿਆਂ ਨੂੰ ਰਾਤ ਦੇ ਹਨੇਰੇ ਚ ਆਏਂ ਕੱਲੇ ਛੱਡ ਕੇ ਭੱਜ ਗਿਆ, ਉਹਦੇ ਮੁੜ ਕੇ ਆਉਣ ਦੀ ਆਸ ਛੱਡ ਦੇ, ਆਪਣੇ ਆਪ ਨੂੰ ਸੰਭਾਲ ਹਰਬੰਸ ਕੌਰ ਪੱਥਰ ਦਾ ਬੁੱਤ ਬਣੀ ਉਸਦੀਆਂ ਗੱਲਾਂ ਸੁਣਦੀ ਰਹੀ, ਰਾਤ ਅੱਧੀ ਤੋਂ ਵੱਧ ਬੀਤ ਗਈ ਸੀ। ਕਈ ਦਿਨਾਂ ਦੇ ਥੱਕੇ ਹੋਏ ਸੀ ਉਹ ਪਤਾ ਨੀ ਕਦੋਂ ਬੈਠੇ ਬੈਠੇ ਦੀ ਅੱਖ ਲੱਗ ਗਈ ਅੱਖ ਖੁੱਲ੍ਹੀ ਸਵੇਰੇੇ ਦਿਨ ਚੜੇ, ਸ਼ਰਮ ਦੇ ਮਾਰੇ ਉਹਦਾ ਰੰਗ ਲਾਲ ਹੋ ਗਿਆ। ਜਦੋਂ ਉਸਨੇ ਦੇਖਿਆ ਕਿ ਉਹ ਫ਼ੌਜੀ ਦੀ ਬਾਂਹ ਤੇ ਸਿਰ ਧਰੀ ਸੁੱਤੀ ਪਈ ਸੀ। ਇੱਕੋ ਰਜਾਈ ਚ ਉਹ ਦੋਨੋਂ ਪਏ ਸਨ ਤੇ ਦੋਨੇ ਬੱਚੇ ਨਿਸ਼ਚਿੰਤ ਬੇਫਿਕਰ ਸੁੱਤੇ ਪਏ ਸਨ ਜਿਵੇਂ ਜੰਗ ਲੜਕੇ ਥੱਕੇ ਹੋਣ

ਉਹ ਕੰਬਦੀਆਂ ਲੱਤਾਂ ਨਾਲ ਉੱਠੀ ਤੇ ਸਿਰ ਤੇ ਚੁੰਨੀ ਲੈ ਕੇ ਬੱਚਿਆਂ ਨੂੰ ਜਗਾਉਣ ਲੱਗੀ ਉਹਨਾਂ ਨੂੰ ਸੁੱਤੇ ਰਹਿਣ ਦੇ ਬੰਸੋ ਆਪੇ ਜਾਗ ਜਾਣਗੇ ਚੱਲ ਮੈਂ ਤੈਨੂੰ ਰਸੋਈ ਚ ਜਾਕੇ ਅੰਗਰੇਜ਼ੀ ਚੁੱਲਾ ਬਾਲਣਾ ਦੱਸਦਾਂ

ਉਹ ਸਿਰ ਝੁਕਾਈ ਖੜੀ ਸੀ। ਕੋਈ ਗੱਲ ਨੀ ਤੇਰੇ ਨਾਲ ਦੋ ਛੋਟੇ ਛੋਟੇ ਮਾਸੂਮ ਬੱਚੇ ਨੇ ਇਨ੍ਹਾਂ ਨੂੰ ਕਿੱਥੇ ਲੈ ਕੇ ਫਿਰੇਗੀ ਠੰਡ ਚ ਜਦੋਂ ਤੱਕ ਤੇਰਾ ਕੁੱਛ ਬਣਦਾ ਨੀ ਤੂੰ ਇੱਥੇ ਰਹੀ ਚੱਲ, ਆਖ ਕੇ ਫ਼ੌਜੀ ਬੱਚਿਆਂ ਕੋਲ ਜਾ ਬੈਠਾ ਫ਼ੌਜੀ ਕਰਨੈਲ ਸਿੰਘ ਨੇ ਹਰਬੰਸ ਕੌਰ ਦੇ ਨਾਲ ਲਿਆਂਦੇ ਕਾਗਜ਼ ਫਰੋਲੇ ਤੇ ਵਿੱਚੋਂ ਕੁਲਦੀਪ ਸਿੰਘ ਦਾ address ਲੱਭਿਆ ਹਰਬੰਸ ਕੌਰ ਅਤੇ ਬੱਚਿਆਂ ਨੂੰ ਘਰ ਛੱਡ ਕੇ, ਉਹ ਇਕੱਲਾ ਹੀ ਕੁਲਦੀਪ ਸਿੰਘ ਨਾਲ ਗੱਲ ਕਰਨ ਚਲਾ ਗਿਆ। ਹਰਬੰਸ ਕੌਰ ਸ਼ਾਮ ਤੱਕ ਦਰਵਾਜ਼ੇ ਤੇ ਅੱਖਾਂ ਗੱਡੀ ਬੈਠੀ ਰਹੀ।

ਢਿੱਲੀ ਹੀ ਆਵਾਜ਼ ਵਿੱਚ ਕਿਹਾ। ਹੋਰ ਕਿੱਥੇ ਹਰਬੰਸ ਕੌਰ ਦੀ ਆਵਾਜ਼ ਦੱਬ ਗਈ। ਕੋਈ ਪਤਾ ਨਹੀਂ ਮੈਂ ਅੱਜ ਸਾਰਾ ਦਿਨ ਸੜਕਾਂ ਤੇ ਘੁੰਮਦਾ ਫਿਰਿਆ, ਕੋਈ ਸੁੱਗ ਨਹੀਂ ਉਹ sofa ਤੇ ਪੈਰ ਇਕੱਠੇ ਕਰ ਕੇ ਬੈਠ ਗਿਆ। ਫਿਰ ਸਾਡਾ ਕੀ ਬਣੂ ਹੁਣ, ਹਰਬੰਸ ਕੌਰ ਨੇ ਮੱਥੇ ਤੇ ਹੱਥ ਮਾਰਿਆ। ਫੌਜੀ ਚੁੱਪ ਰਿਹਾ। ਹਾਏ ਵੇ ਰੱਬਾ ਕਿਹੜੇ ਜਨਮਾਂ ਦੇ ਬਦਲੇ ਲਏ ਤੂੰ ਉਹ ਸਿਰ ਪਿੱਟਣ ਲੱਗ ਪਈ ਤੇ ਬੱਚੇ ਵੀ ਉਸਦੇ ਨਾਲ ਹੀ ਰੋਣ ਲੱਗ ਪਏ। ਮੈਂ ਜੰਮਦੀ ਕਿਉਂ ਨਾ ਮਰਗੀ ਮੇਰਿਆ ਰੱਬਾ, ਹਾਏ ਮੈਨੂੰ ਜੰਮਦੀ ਨੂੰ ਗਲ ਅਗੂੰਠਾ ਦੇ ਦੇਂਦੀ ਅੰਮੜੀਏ, ਉਹ ਕੀਰਨੇ ਪਾ ਰਹੀ ਸੀ। ਨਾ ਰੋ ਨਾ ਮੇਰਾ ਜੀ ਘੱਟਦਾ, ਫੌਜੀ ਜੋ ਸਾਰੀ ਉਮਰ ਤੋਪਾਂ, ਬੰਦੂਕਾਂ ਚਲਾਉਂਦਾ ਤੇ ਬੰਬਾਂ, ਬਾਰੂਦਾਂ ਨਾਲ ਖੇਡਦਾ ਰਿਹਾ ਸੀ, ਇੱਕ ਔਰਤ ਦੇ ਦੋ ਨਾ ਸਹਾਰ ਸਕਿਆ। ਬੱਚਿਆਂ ਨੂੰ ਆਪਣੀ ਕੁੱਛੜ ਚ ਚੁੱਕ ਲਿਆ ਉਸਨੇ, ਚੱਲ ਉੱਠ ਨਿਆਣਿਆਂ ਨੂੰ ਖਾਣ ਪੀਣ ਨੂੰ ਦੇ ਕੁੱਛ, ਉਹਨਾਂ ਦਾ ਕੀ ਕਸੂਰ ਏ। ਉਹ ਉੱਠ ਕੇ ਰਸੋਈ ਚ ਚਲਾ ਗਿਆ। ਹਰਬੰਸ ਕੌਰ ਬਹੁਤ ਦੇਰ ਤੱਕ ਬੈਠੀ ਰੋਂਦੀ ਰਹੀ। ਫੌਜੀ ਨੇ ਬੱਚਿਆਂ ਨੂੰ ਖਿਲਾਇਆ ਪਿਲਾਇਆ ਤੇ ਉਹ ਕੱਲ ਵਾਂਗ ਫਿਰ heater ਕੋਲ ਜਾ ਸੁੱਤੇ। ਜੇ ਨਿਆਣੇ ਨਾ ਹੁੰਦੇ ਤਾਂ ਮੈਂ ਕਿਸੇ ਖੂਹ ਖਾਤੇ ਜਾ ਡਿੱਗਦੀ, ਆਦਮੀ ਆਪ ਤਾਂ ਆਜ਼ਾਦ ਹੋ ਜਾਂਦਾ ਪਰ ਤੀਵੀਂ ਨੂੰ ਨਿਆਣਿਆਂ ਨਾਲ ਬੰਨ ਦਿੰਦਾ, ਜਿਵੇਂ ਕਿਸੇ ਪਸ਼ੂ ਦੇ ਪੈਰਾਂ ਚ ਪਾ ਦਿੰਦੇ ਨੇ ਪਿੰਡਾਂ ਚ ਤੇ ਕਿਤੇ ਉਹ ਜਾ ਨਾ ਸਕੇ। ਉਹ ਇਕੱਲੇ ਬੈਠੇ ਗੱਲਾਂ ਕਰ ਰਹੇ ਸੀ। ਗੱਲ ਸੁਣ ਮੇਰੀ ਆ ਤੈਨੂੰ ਇੱਕ ਖੇਲ ਦਿਖਾਵਾਂ, ਫੌਜੀ ਉਸਨੂੰ ਬਾਹੋਂ ਫੜ ਕੇ ਉਠਾ ਰਿਹਾ ਸੀ। ਉਹ ਉਸਦੇ ਮਗਰ ਤੁਰ ਪਈ, ਪਿਛਲੇ garden ਦਾ ਦਰਵਾਜ਼ਾ ਖੋਲ ਕੇ ਫੌਜੀ ਨੇ light ਜਗਾਈ, ਹਨੇਰੇ ਚ ਝਾੜੀਆਂ ਚ ਇੱਕ ਵੱਡਾ ਸਾਰਾ ਪੰਛੀ ਬੈਠਾ ਸੀ। ਇਹ ਪੰਛੀ ਇੱਥੇ ਹਰ ਸਾਲ ਆਉਂਦੇ ਆ ਬੰਸੋ, ਜਦੋਂ ਵੀ ਇਹਦੇ ਢਿੱਡ ਚ ਬੱਚੇ ਹੋਣ ਇਹ ਮੇਰੇ garden ਚ ਆ ਜਾਂਦੀ ਏ, ਮੈਂ ਪਾਣੀ ਦਾ ਕੁੱਜਾ ਤੇ ਦਾਣੇ ਉਹਦੇ ਭਰ ਕੇ ਰੱਖ ਦਿੰਨਾ। ਇਹ ਦਸ ਪੰਦਰਾਂ ਬੱਚਿਆਂ ਨੂੰ ਇਕੱਠੇ ਈ ਜਨਮ ਦਿੰਦੀ ਏ। ਸਾਰੀ ਰਾਤ ਇਹ ਪੰਛੀ ਦਸ ਪੰਦਰਾਂ ਬੱਚਿਆਂ ਨੂੰ ਆਪਣੇ ਖੰਭਾਂ ਥੱਲੇ ਲੁਕੋ ਕੇ ਰੱਖਦੀ ਏ। ਇੱਕ ਹੁੰਦੇ ਨੇ ਮਮਤਾ ਦੇ ਮਾਰੇ। ਜਦੋਂ ਬੱਚੇ ਉਡਾਰ ਹੋ ਜਾਂਦੇ ਨੇ ਤਾਂ ਫਿਰ ਔ ਜਾ ਔ ਜਾ। ਚਾਰ ਦਿਨਾਂ ਬਾਅਦ ਫਿਰ ਮਾਂ ਬਣਨ ਦੀ ਤਿਆਰੀ ਹੋ ਜਾਂਦੀ ਏ। ਫੌਜੀ ਨੇ ਕਿਸੇ ਕਹਾਣੀ ਵਾਂਗ ਇਹ ਗੱਲ ਸੁਣਾਈ। ਪਰ ਬੰਸੋ ਨੇ ਹੁੰਗਾਰਾ ਨਾ ਭਰਿਆ। ਮੇਰਾ ਮਤਲਬ ਆ ਵੀ ਏਸ ਪੰਛੀ ਦਾ ਤਾਂ ਕਿਸੇ ਨਾਲ ਵਿਆਹ ਨੀ ਹੋਇਆ, ਪਰ ਬੱਚੇ ਫਿਰ ਵੀ ਪੈਦਾ ਕਰੀ ਜਾਂਦੀ ਏ। ਮਮਤਾ ਮਾਦਾ ਦੇ ਅੰਦਰ ਆ। ਸ਼੍ਰਿਸ਼ਟੀ ਦੀ ਰਚਨਾ ਕਰਦੀ ਏ ਮਾਦਾ। ਰੱਬ ਨੇ ਆਪਣੇ ਦੂਤ ਬਣਾ ਕੇ ਭੇਜੇ ਆ ਏਸੇ ਧਰਤ ਤੇ

ਉਸ ਪੰਛੀ ਕੋਲ ਜਾ ਖਲੋਇਆ ਜੋ ਆਪਣੇ ਬੋਟਾਂ ਨੂੰ ਖੰਭਾਂ ਚ ਲੁਕਾਈ ਬੈਠੀ ਸੀ ਤੇ ਫੌਜੀ ਨੂੰ ਦੇਖ ਕੇ ਕਦੇ ਅੱਖਾਂ ਖੋਲਦੀ ਤੇ ਕਦੇ ਬੰਦ ਕਰਦੀ।

ਮਾਂ ਰੱਬ ਦਾ masterpiece ਆ। ਮਾਂ ਬਣਾਉਣ ਤੋਂ ਬਾਅਦ ਉਹ ਉਸ ਵਰਗੀ ਕੋਈ ਹੋਰ ਚੀਜ਼ ਬਣਾ ਨੀ ਸਕਿਆ। ਫੌਜੀ ਹੁਣ ਪੰਛੀ ਦੇ ਖੰਭਾਂ ਨੂੰ ਆਪਣੇ ਹੱਥਾਂ ਨਾਲ ਪਲੋਸ ਰਿਹਾ ਸੀ। ਨਾਲੇ ਕਹਿੰਦੇ ਨੇ ਗ੍ਰੰਥਾਂ ਚ ਲਿਖਿਆ ਵੀ ਔਰਤ ਤਾਂ ਜੁੱਤੀ ਆ ਮਰਦ ਦੇ ਪੈਰਾਂ ਦੀ। ਹਰਬੰਸ ਕੌਰ ਨੇ ਗੋਲੇ ਵਾਂਗ ਸਵਾਲ ਦਾਗਿਆ, ਕਿਹੜੇ ਗ੍ਰੰਥਾਂ ਚ ਲਿਖਿਆ ਫੂਕ ਦਿਉ ਇਹੋ ਜਿਹੇ ਗ੍ਰੰਥਾਂ ਨੂੰ ਜਿਸ ਚ ਔਰਤ ਨੂੰ ਜੁੱਤੀ ਲਿਖਿਆ ਗਿਆ ਹੋਵੇ। ਔਰਤ ਨੂੰ ਚਾਹੀਦਾ ਇਹੋ ਜਿਹੇ ਗ੍ਰੰਥ ਨੂੰ ਘਰ ਚ ਤਾਂ ਕੀ ਸ਼ਹਿਰ ਚ ਨਾ ਵੜਨ ਦੇਵੇ ਪੜਿਆ ਵੀ ਆ ਕੋਈ ਗ੍ਰੰਥ ਕੇ ਐਵੇਂ ਸੁਣੀਆ-ਸੁਣਾਈਆਂ ਨੇ ਫੌਜੀ ਫਿਰ ਉਸ ਕੋਲ ਆ ਖੜਾ ਹੋਇਆ। ਮੈਂ ਕਿੱਥੋਂ ਪੜਨਾ ਸੀ? ਆਹੀ ਲੋਕ ਕਹਿੰਦੇ ਨੇ, ਹਰਬੰਸ ਕੌਰ ਨੇ ਆਪਣਾ ਸੱਚ ਦੱਸਿਆ। ਇਹੀ ਤਾਂ ਮਾੜੀ ਗੱਲ ਏ। ਅਸਲ ਚ ਥੋਨੂੰ ਸਿਖਾਇਆ ਹੀ ਇਹੋ ਜਾਂਦਾ ਜੰਮਦੀਆਂ ਨੂੰ ਕਿ ਪਤੀ ਪ੍ਰਮੇਸ਼ਵਰ ਆ। ਭਾਵੇਂ ਸਾਲਾ ਬੰਦਾ ਵੀ ਨਾ ਹੋਵੇ। ਗਧਾ ਹੋਵੇ ਨਿਰਾ। ਪਰ ਤੁਸੀਂ ਉਹਦੀ ਪੂਜਾ ਕਰਨੋਂ ਨੀ ਹਟਦੀਆਂ। ਫੌਜੀ ਹੱਸ ਪਿਆ ਹੋਰ ਕੀ ਗੋਲੀ ਹੁੰਦੀ ਆ ਬੰਦੇ ਦੀ। ਤੂੰ ਤਾਂ ਅੰਗ੍ਰੇਜ਼ੀ ਕਿਤਾਬਾਂ ਪੜਦੈਂ। ਤੈਨੂੰ ਕੀ ਪਤਾ ਗ੍ਰੰਥਾਂ ਬਾਰੇ। ਹਰਬੰਸ ਕੌਰ ਦੇ ਪੱਲੇ ਫੌਜੀ ਦਾ ਗ੍ਰੰਥ ਗਿਆਨ ਨਹੀਂ ਪੈ ਰਿਹਾ ਸੀ। ਪੰਜਾਬੀ ਗ੍ਰੰਥ ਗੁਰੂ ਗ੍ਰੰਥ ਸਾਹਿਬ ਚ ਲਿਖਿਆ ''ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ'' ਕਿਸੇ ਅੰਗ੍ਰੇਜ਼ੀ ਕਿਤਾਬ ਦੀ ਗੱਲ ਨਹੀਂ ਕਰ ਰਿਹਾ ਮੈਂ ਪਰ ਹਕੀਕਤ ਚ ਲੋਕ ਉਹ ਕਰਦੇ ਨਹੀਂ ਜੋ ਗ੍ਰੰਥਾਂ ਚ ਲਿਖਿਆ ਫੌਜੀ ਨੇ ਅਫ਼ਸੋਸ ਨਾਲ ਸਿਰ ਹਿਲਾਇਆ। ਮੈਂ ਕੀ ਲੈਣਾ ਗ੍ਰੰਥਾਂ ਤੋਂ ਤੇਰੀਆਂ ਗੱਲਾਂ ਹੀ ਮੇਰੀ ਸਮਝ ਚ ਨਹੀਂ ਆਉਂਦੀਆਂ, ਉਹ ਹਾਰੇ ਹੋਏ ਸਿਪਾਹੀ ਵਾਂਗ ਬੋਲੀ। ਤੇਰੀ ਸਮਝ ਵਾਸਤੇ ਇੰਨਾ ਹੀ ਕਾਫੀ ਏ ਕਿ ਤੈਨੂੰ ਖੂਹ ਖਾਤੇ ਚ ਡਿੱਗਣ ਦੀ ਲੋੜ ਨਈ। ਮਾਂ ਏ ਤੂੰ ਬਹੁਤ ਵੱਡੀ ਜ਼ਿੰਮੇਵਾਰੀ ਏ ਤੇਰੇ ਸਿਰ ਤੇ ਆਪਣਿਆਂ ਬੱਚਿਆਂ ਨੂੰ ਪਾਲ। ਫੌਜੀ ਨੇ ਉਸਦੀ ਪਿੱਠ ਥਾਪੜੀ। ਪਰ ਕਿਹਦੇ ਸਿਰ ਤੇ, ਹਰਬੰਸ ਕੌਰ ਨੇ ਸਵਾਲ ਕੀਤਾ। ਆ ਪੰਛੀ ਕਿਹਦੇ ਸਿਰ ਤੇ ਪਲਦੇ ਆ? ਫੌਜੀ ਨੇ ਵੀ ਅੱਗੋਂ ਸਵਾਲ ਤੇ ਸਵਾਲ ਕੀਤਾ। ਇਹਨੂੰ ਤਾਂ ਦਾਣਾ ਦੇਣ ਤੱਕ ਛੱਡਦੇ। ਹਰਬੰਸ ਕੌਰ ਨੇ ਜਿਵੇਂ ਸ਼ਿਕਵਾ ਕੀਤਾ ਹੋਵੇ। ਤੇਰੇ ਬੱਚਿਆਂ ਨੂੰ ਵੀ ਮੈਂ ਏਵੇਂ ਦਾਣਾ ਦਿੰਦਾ ਰਹੂ, ਜਿੰਨੀ ਦੇਰ ਤੱਕ ਉਹ ਉਡਾਰ ਨੀ ਹੋ ਜਾਂਦੇ। ਤੂੰ ਆਪਣੇ ਬੱਚਿਆਂ ਨੂੰ ਖੰਭਾਂ ਹੇਠ ਰੱਖਣ ਦੀ ਸ਼ਕਤੀ ਪੈਦਾ ਕਰ। ਫੌਜੀ ਨੇ ਉਸਨੂੰ ਹੌਂਸਲਾ ਦਿੱਤਾ ਤੇ ਹੌਲੀ-ਹੌਲੀ ਤੁਰਦੇ ਉਹ ਅੰਦਰ ਆ ਗਏ। ਵਕਤ ਗੁਜ਼ਰਨਾ ਸ਼ੁਰੂ ਹੋ ਗਿਆ। ਫੌਜੀ ਨੇ ਫਿਰ ਫਰਾ ਕੇ ਹਰਬੰਸ ਕੌਰ ਤੇ ਉਸਦੇ ਬੱਚਿਆਂ ਨੂੰ social security ਦੇ ਪੈਸੇ ਲਗਵਾ ਦਿੱਤੇ। ਬਾਹਰੋਂ ਕਿਸੇ factory ਵਿੱਚੋਂ ਉਹ ਉਸਨੂੰ ਬਿਜਲੀ ਦੇ plug ਜੋੜਨ ਦਾ ਕੰਮ ਲਿਆ ਦਿੰਦਾ ਤੇ ਉਹ ਘਰ ਬੈਠੀ ਦਸ ਵੀਹ pond ਹਫ਼ਤੇ ਦੇ ਕਮਾ ਲੈਂਦੀ। ਬੱਚੇ school ਜਾਣੇ ਸ਼ੁਰੂ ਹੋ ਗਏ। ਭਾਵੇਂ ਗਮ ਉਸਦਾ ਘਟਿਆ ਨਹੀਂ ਸੀ। ਪਰ ਬੱਚਿਆਂ ਦੀ ਜਿੰਦਗੀ ਵਾਸਤੇ ਉਸਨੇ ਖੁਦ ਨੂੰ ਸੰਭਾਲ ਲਿਆ ਸੀ। ਘਰੋਂ ਘੱਟ ਹੀ ਨਿਕਲਦੀ ਸੀ ਉਹ ਘਰੋਂ ਬਾਹਰ ਕੀ ਹੋ ਰਿਹਾ ਸੀ ਉਸਨੂੰ ਪਤਾ ਨਹੀਂ ਸੀ। ਦੁਨਿਆਂ ਕਿੱਥੇ ਵੱਸਦੀ ਹੈ, ਉਸ ਤੋਂ ਬੇਖ਼ਬਰ ਹੋ ਗਈ ਸੀ ਉਹ, ਇੱਕ ਦਿਨ ਬੱਚੇ school ਗਏ ਹੋਏ ਸਨ ਤੇ ਫੌਜੀ ਵੀ ਘਰ ਨਹੀਂ ਸੀ, ਅਚਾਨਕ ਦੁੱਧ ਖ਼ਤਮ ਹੋ ਗਿਆ ਤੇ ਉਹ corner shop ਤੇ ਦੁੱਧ ਦੀ ਬੋਤਲ ਲੈਣ ਚਲੀ ਗਈ। ਦੁਕਾਨ ਤੇ ਇੱਕ ਸੁੱਕਾ ਜਿਹਾ ਬੰਦਾ ਬੈਠਾ ਸੀ। ਦੁੱਧ ਦੀ ਬੋਤਲ ਦੇ ਕੇ ਜਦੋਂ ਉਹ ਪੈਸੇ ਲੈਣ ਲੱਗਾ ਤਾਂ ਉਸਨੇ ਹਰਬੰਸ ਕੌਰ ਦਾ ਹੱਥ ਫੜ ਲਿਆ। ਹਰਬੰਸ ਦੇ ਹੱਥੋਂ ਬੋਤਲ ਛੁੱਟ ਕੇ ਭੁੰਜੇ ਜਾ ਡਿੱਗੀ। ਟੁੱਟ ਪੈਣਿਆ ਮਾਂ ਭੈਣ ਹੈ ਨੀ ਘਰੇ, ਉਹਨੇ ਦੋ ਚਾਰ ਦੇਸੀ ਗਾਲਾਂ ਦੁਕਾਨਦਾਰ ਨੂੰ ਕੱਢੀਆਂ। ਬੁੜੇ ਫੌਜੀ ਤੋਂ ਕੀ ਭਾਲਦੀ ਆਂ ਬੰਸ ਕੁਰੇ, ਹੁਕਮ ਕਰ ਤੇਰੇ ਘਰ ਨਿਰੇ ਦੁੱਧ ਦੀਆਂ ਛਬੀਲਾਂ ਲਾ ਦਾਂ ਗੇ। ਉਹ ਅੱਗੋਂ ਬੇਸ਼ਰਮੀ ਨਾਲ ਬੋਲਿਆ। ਹਰਬੰਸ ਕੌਰ ਦੁੱਧ ਦੇ ਪੈਸੇ ਉੱਥੇ ਸੁੱਟ ਕੇ ਵਾਪਸ ਘਰ ਨੂੰ ਭੱਜੀ। ਘਰ ਆ ਕੇ ਉਹ ਬਹੁਤ ਦੇਰ ਤੱਕ ਰੋਂਦੀ ਰਹੀ। ਫਿਰ ਲੋਕ ਇਹ ਗੱਲਾਂ ਕਰਦੇ ਨੇ, ਮੇਰੇ ਨਾਲ ਫੌਜੀ ਦੀ ਵੀ ਮਿੱਟੀ ਪੁੱਟੀ ਪਈ ਏ। ਉਹ ਖੁਦ ਨੂੰ ਸਵਾਲ ਕਰਦੀ ਰਹੀ। ਸ਼ਾਮ ਨੂੰ ਫੌਜੀ ਘਰ ਆਇਆ ਤੇ ਉਸਨੇ ਸਾਰੀ ਗੱਲ ਰੋ ਰੋ ਕੇੇ ਉਸਨੂੰ ਸੁਣਾਈ। ਕਿਹੜਾ shopkeeper ਆਹੀ ਜਾ, ਅਖ਼ਬਾਰ ਵੇਚਦਾ ਜਿਹੜਾ, ਉਸਨੇ ਦੁਕਾਨਦਾਰ ਦੀ ਸਿਆਣ ਮੰਗੀ। ਆਹੋ, ਬੰਸੋ ਨੇ ਹਾਂ ਵਿੱਚ ਸਿਰ ਹਿਲਾਇਆ। ਫੌਜੀ ਹਲਕਾ ਜਿਹਾ ਹੱਸਿਆ। ਸੋਨੂੰ ਇਹ ਗੱਲ ਹਾਸੇ ਦੀ ਲੱਗਦੀ ਏ, ਉਹ ਖਿੱਝ ਗਈ, ਨਈ